ਤੇ ਮੈ ਵੀ ਅੱਗੋ ਤੇ ਜਵਾਨ ਲੜਾਇਆ ਕਹਿਣਾ ਜਾ ਪਹਿਲੀ ਗਲਤੀ ਤਾ ਹੋ ਸਕਦੀ ਆਖਰੀ ਤਾ ਨੀ ਹੋ ਸਕਦੀ ਆ

ਮੈਨੂੰ ਕਹਿੰਦਾ ਤੇਰੇ ਕੋ ਪਹਿਲੇ ਵੀ ਬੜੀ ਬਾਰ ਸਮਝਾਇਆ ਤੂੰ ਫਿਰ ਵੀ ਨੀ ਆਪਣੀ ਹਰਕਤੋ ਸੇ ਬਾਜ ਆਤਾ ਹਿੰਦੀ ਉਹੀ

ਕਹਿੰਦਾ ਤੈਨੂੰ ਮੈ ਪਹਿਲੀ ਵੀ ਬੜੀ ਵਾਰ ਸਮਝਾਇਆ ਤੂੰ ਤਾਵੀਨੀ ਬਾਜ ਆਂਦਾ

ਹਮ ਉਤੋ ਮੇਰੇ ਦੋਸਤ ਵੀ ਮੇਰੇ ਵਰਗੇ ਏ ਕਿਉ ਕੀ ਕਹਿੰਦੇ ਦੋਸਤ ਉਹਨੇ ਖੜੇ ਵੀ ਕਿਹਨੂੰ ਕਿਹਨੂੰ ਕੀਤਾ ਮੈ ਤੇ ਜਿਨੇ ਮੇਰੇ ਦੋਸਤ ਸੀ ਉਹਨਾ ਨੂੰ ਖੜਾ ਕੀਤਾ ਤੇ ਦੋ ਤਿੰਨ ਹੋਰ ਮੁੰਡੇ ਖੜੇ ਕੀਤੇ ਬਸ ਅੱਛਾ ਫਿਰ ਤੂੰ ਤੇ ਤੇਰੇ ਦੋਸਤ ਸਾਰੇ ਕਮੀਨੇ ਹੋਣੇ ਇੱਕ ਨੰਬਰ ਦੇ ਤਾਹੇ ਤਾ ਖੜੇ

ਸਾਡੇ ਦੋਸਤ ਪਤਾ ਕਿਦਾ ਪੜਨ ਵਾਲੇ ਵੀ ਸਾਡੇ ਵਿੱਚ ਆ ਤੇ ਸ਼ਰਾਰਤਾ ਵਿੱਚ ਵੀ ਸਾਡੇ ਵਿੱਚ ਆ ਅੱਛਾ ਚਾਰ ਚਾਰ ਪੰਜ ਦੇਸਤ ਆ ਆਸੀ ਬਸ ਤੂੰ ਪੜਨ ਵਾਲਿਆ ਚ ਆਉਂਦਾ ਕ ਸ਼ਰਾਰਤਾ ਕਰਨ ਵਾਲਿਆ ਚ ਆਉਂਦਾ ਓ ਦੋਨਾ ਚ ਈ ਲਾਲਾ ਮੇਰਾ ਹੁ ਹੁ ਠੀਕ ਆ ਸੈਂਟਰ ਚ ਰਹਿੰਦਾ ਮੀਡੀਅਮ ਹਮ ਮੈਨੂੰ ਜਦੋ ਪਿਛਲੀ ਕਲਾਸ ਚ ਪਿਛਲੀ ਕਲਾਸ ਚ Hello ਰਾਨੀ ਤਕ ਅਗੋ ਹੀ ਦੋਜਾ ਪਰਤ ਲਿਖਾਂਲਾਗ੍ਯ ਆਂ ਤੇਰੀ ਬੁਗਤੀ ਨੇ ਤੇਨੁ ਚਿਪਕ ਦੇ ਸਾਗਰ ਵਿਚ ਸੈਰ ਕਰਾਉਂਦੀ ਦੀ, ਮਧੂ ਮਖਿਯਾਂ ਦੇ ਫੁਲ ਲੈਣ ਤੇ ਰਸ ਔਨ੍ਦਿਯਾਂ ਪਰ ਓਹਨਾ ਦਿਤਾ ਨੀ ਤੇਰੇ ਨਿਤ ਖਾਵਣੀਆਂ ਤੇਰੇ ਇਸ਼ਕ਼ ਦੀ ਬੋਤੇ ਸਵੇ ਨੀ ਤੇਰੀ ਇਸ਼ਕ਼ ਦੇ ਬੋਤੇ ਸਵੇ ਨੀ ਤੇਰੀ ਇਸ਼ਕ਼ ਦੇ ਬੋਤੇ ਸਵੇ ਨੀ ਤੇਰੀ ਬੋਤੇ ਨੇ ਤੇਨੁ ਲੇ ਜਾਣਾ ਤੇਰੀ ਬੋਤੇ ਨੇ ਤੇਨੁ ਖੀ ਜਾਣਾ ਤੇਰਾ ਬੋਤਾ ਤੇਨੁ ਲੇ ਬੈਠੁ ਤੇਰੀ ਬੋਤੇ ਊਟੀ ਜਾਣਾ ਆਯ ਏਡੀ ਵਿਚ ਸਾਰ ਅ ਜੇਰਾ ਜੇਰੀ ਕਵਿਤਾ ਇਹ ਬਾਨੀ ਆ ਜਿਡੇ ਤੇ ਲਿਖਯਾ ਗਯਾ ਸੀ, ਓਡੀ ਚ ਕੀ ਹੁੰਦਾ ਇਕ ਮੁੰਡੇ ਨੂ ਬੋਹਤ ਜ਼ਾਯਦਾ ਪ੍ਯਾਰ ਕਰਦੀ ਹੁੰਦੀ ਹੈ। ਤੇ ਉਹ ਪਯਾਰ ਦੇ ਵਿਚ ਅੰਨੀ ਪਾਗਲ ਹੋਈ ਹੁੰਦੀ ਹੈ ਭੀ ਓਨੁ ਕਹਿੰਦੀ ਆ ਭੀ ਮੈਂ ਤੇਰੀ ਨਾਲ ਵਿਯਾਹ ਕਰਵਾਨਾ ਆਯ ਤੇ ਮੁੰਡਾ ਹਾਜੀ ਜ਼ਿੰਦਗੀ ਵਿਚ ਅਪਨੇ ਪੈਰਾਂ ਤੇ ਖੜਾ ਨਈ ਹੋਯਾ ਹੁੰਦਾ ਓਹੋ ਕੀ ਕਰਦਾ ਆਯ ਊ ਕਹੰਦਾ ਤੂ ਮੇਨੂ time ਦੇ ਹਾਜੀ ਆਪਾਂ ਵਿਯਾਹ ਨਾਈ ਕਰ ਸਕਦੇ ਤੇ ਸਰ ਆਯ ਤੇ ਊ ਕੇਹ੍ਨ੍ਦੀ ਭੀ ਕਯੋਂ ਊ ਕਹੰਦਾ ਭੀ ਹਜੀ ਮੈਂ ਆਪਣੀ ਜ਼ਿੰਦਗੀ ਚ ਖਾਰਾ ਹੋਣਾ stand ਹੋਣਾ ਓਦੋਂ ਤਿਨ ਨਾਈ ਕਰ ਸਕਦਾ ਜਦ ਟੀਏਨ ਮੈਂ ਅਪਨੇ ਪੈਰਾਂ ਤੇ ਆਪ ਨਾਈ stand ਕਰਦਾ ਫੇਰ ਹੋਯਾ ਕੇ ਕੁਰੀ ਹੁੰਦੀ ਆਯ ਬੋਹਤ ਤਾਗਰੀ ਘਰ ਦੀ ਮੁੰਡਾ ਹੋਂਦਾ ਬੋਹਤ ਗਰੀਬ ਘਰ ਦਾ ਫੇਰ ਹੋਯਾ ਕੀ ਮੁੰਡਾ ਚਲਯ ਜਾਂਦਾ ਬਹਿਰ ਓਖਾ ਸੋਖਾ ਪੈਸਾ ਪੋਸਾ ਅਕਥ ਕਰ ਕੇ ਬਹਿਰ ਨੰਗ ਜਾਂਦਾ ਜਦ ਬਹਿਰ ਜਾਂਦਾ ਮੁੰਡਾ ਓਥੇ ਜਾ ਕੇ ਕਮਾਨ ਕਰਨ ਚ ਉਲਝ ਜਾਂਦਾ ਆਯ ਤੇ ਜੇਰੀ ਓੜੀ ਹੀਰ ਹੁੰਦੀ ਆ ਏਡ੍ਰ ਤੇ ਊ ਸੋਚਦੀ ਆ ਭੀ ਮੇਨੂ ਧੋਕਾ ਦੇ ਕੇ ਗਯਾ ਏਹੀ ਭੀ ਏਹੀ ਉਰੀ ਈ ਆ ਭੀ ਬਹਿਰ ਨਾਈ ਗਯਾ ਹੇਗਾ ਫੇਰ ਜਦੋਂ ਓਨੁ ਪਤਾ ਲਗਦਾ ਆ ਵੀ ਵਾਕ਼ਈ ਉਹ ਬਾਹਿਰ ਚਲਾ ਗਯਾ ਤੇ ਓਨੁ ਏਯ ਲਗਦਾ ਆਯ ਭੀ ਏਹੀ ਮੇਰਾ misuse ਕਰ ਕੇ ਗਯਾ ਆ, ਏ ਮੇਨੂ ਧੋਖਾ ਦੇ ਕੇ ਗਯਾ ਆ, ਭੀ ਏਨੇ ਮੇਰੀ ਨਾਲ ਪਯਾਰ ਨਈ ਸੀਗਾ ਏਨੁ, ਏਨੂੰ ਸਿਰਫ ਆਪਣੀ ਜ਼ਿੰਦਗੀ ਤੋਂ ਮਤਲਬ ਸੀਗਾ ਆ. ਤਾਂ ਕਰ ਕੇ ਮੇਨੂ ਛੱਡ ਕੇ ਚਲਾ ਗਯਾ। ਕੁੜੀ ਦੇ ਘਰ ਦੇ ਕਹਿੰਦੇ ਨੇ ਤੂ ਤਾ ਦਸ ਵੀ ਜੇ ਤੇਰੀ ਕੋਈ ਨਿਗਾਹ ਚ ਮੁੰਡਾ ਹੈਗਾ ਹਾਂ ਤਾਂ ਤੂ ਸਾਨੂ ਦਸ ਨਈ ਤਾਂ ਫੇਰ ਅਸੀ ਮੁੰਡਾ ਕੋਈ ਲਬਨਾ ਸ਼ੁਰੂ ਕਰੀਏ।

ਊ ਕੇਹ੍ਨ੍ਦੀ ਕੁਰੀ ਕੇਹ੍ਨ੍ਦੀ ਆ ਨਹੀ ਜੀ ਤੁਸੀਂ ਦੇਖਲੋ ਜੋ ਤਨੁ ਠੀਕ ਲਗਦਾ ਤੁਸੀਂ ਕਰ ਲੋ ਕੀ ਹੁੰਦਾ ਫੇਰ ਓਹੋ ਕੁਰੀ ਦਾ ਬਾਪ ਨਾ ਬਾਹਰਲੀ ਮੁਲਕ ਗਯਾ ਹੁੰਦਾ ਇਟਲੀ ਦੇ ਵਿਚ

ਫੇਰ ਮਲਿਕ ਦੇ ਪ੍ਰਪੀ ਏਨਾ ਵਿਸ਼ਵਾਸ਼ ਹੋ ਜਾਂਦਾ ਆਯ ਫੇਰ ਊ ਕੇਹ੍ਨ੍ਡੇ ਨੇ ਭੀ ਭੀ ਯਾਰ ਤੂੰ ਏਨਾ ਮਤਲਬ loyal ਈਨ ਸਾਡੇ ਲੈ ਏਨਾ ਮਤਲਬ ਕਾਮ ਕਰਦਾ ਈਨ ਕਾਫੀ ਓਦੋਂ ਮਤਲਬ ਓਨੁ ਆ ਫਰਜ਼ ਕਰਦੇ ਨੇ ਭੀ ਹਾਂ ਕ ਸਾਡੇ ਪ੍ਰਤੀ ਪੋਰ ਹੋ ਤੇ ਹੋਯਾ ਕੀ ਫੇਰ ਓਨੁ ਕੇਹ੍ਨ੍ਡੇ ਨੇ ਭੀ ਭੀ ਤੁਮ੍ਨੀ ਵਿਯਾਹ ਕ੍ਯੂ ਨਹੀ ਕਰਾਯਾ ਊ ਕਹੰਦਾ ਜੀ ਮੈਂ ਹਾਜੀ ਅਪਨੇ ਪੈਰਾਂ ਤੇ stand ਹੋਣਾ ਸੀ ਗੀ ਮੈਂ ਤਾਂ ਕਰ ਕੇ ਵਿਯਾਹ ਨਹੀ ਕਰਵਾਯਾ ਤੇ ਓਸਨੂ ਕੇਹ੍ਨ੍ਡੇ ਨੇ ਫੇਰ ਭੀ ਕੋਈ ਨਿਗਾ ਚ ਹੈ ਤੇਰੀ ਕੁਰੀ ਤੇ ਊ ਮੁੰਡਾ ਕਹੰਦਾ ਆਯ ਭੀ ਨਾ ਓਨੀ ਮੁੰਡੇ ਨੇ ਏਂ ਕਹ ਤਾ ਜਦੋਂ ਮੁੰਡੇ ਨੇ ਇਵੇਂ ਕਹਯ ਤੇ ਊ ਮਲਿਕ ਕਹੰਦਾ ਭੀ ਚਲ ਕੋਈ ਨਾ ਭੀ ਰਿਸ਼ਤਾ ਤੇਨੁ ਅਸੀਂ ਕਰ ਦਾਨ ਗੇ

ਭੀ ਵਾਦਿਯ ਹੋਰ ਮੇਨੂ ਕੀ ਚਾਹੀ ਦਾ ਆਯ ਤੇ ਚਲ ਊ ਕੀ ਕਰਦਾ ਆਪਣੀ ਕੁਰੀ ਨੂ ਓਥੇ ਸਦ ਲੇੰਦਾ ਆਯ ਜਦ ਓਹ ਬੁਲਾਂਦਾ ਆਪਦੀ ਕੁਰੀ ਨੂ ਤੇ ਓੜੀ ਕੁਰੀ ਕੇਹ੍ਨ੍ਦੀ ਆਯ ਭੀ ਤੇ ਊ ਬਾਪ ਕਹੰਦਾ ਭੀ ਚਲ ਤੇਨੁ ਮੁੰਡੇ ਨੂ ਮਿਲਾ ਦੇਣਾ ਭੀ ਜੇ ਤੇਨੁ ਪਸੰਦ ਆਗਯਾ ਠੀਕ ਆਯ ਤੂੰ ਦਸ ਦੀ ਨਈ ਤਾਂ ਰਹਨ ਦੀ। ਤੇ ਚਲੋ ਜੀ ਮੁੰਡੇ ਨੂ ਮਿਲਾਓਣ ਦੀ ਗਲ ਆ ਜਾਂਦੀ ਆਯ ਤੇ ਸ਼ਾਮ ਦਾ ਟੀਮ ਡੀ ਦੇਂਦੀ ਨੇ ਓਨੁ ਭੀ ਹਾਂ ਏਥੇ ਏਜੇਂ ਮੁੰਡੇ ਨੂ ਕਹ ਦੇਂਦੀ ਨੇ ਓਦਾ ਮਲਿਕ ਕਹੰਦਾ ਭੀ ਤੇਨੁ ਕਿਸੇ ਨਾਲ ਮਿਲਣਾ ਆਯ ਚਲੋ ਜੀ ਮੁੰਡਾ ਤਯਾਰ ਸ਼ਯਰ ਹੋ ਕੇ ਚਲਾ ਜਾਂਦਾ ਆਯ ਜਦ ਊ ਦੇਖਦਾ ਆਯ ਭਾਈ ਆਯ ਤਾਂ ਓਹੀ ਕੁਰੀ ਆਯ ਜਦ ਊ ਦੇਖਦਾ ਆਯ ਓਤਾਹ੍ਯ ਏਇਕ ਵਾਰ ਤਾਂ ਓਡੀ ਪੈਰ੍ਰਾਂ ਚੋ ਜ਼ਮੀਨ ਖਿਸਕ ਗਈ ਭੀ ਮੈਂ ਤਾਂ ਏਡੀ company ਚ ਕਾਮ ਕਰ ਰਯ ਸੀਗਾ ਤੇ ਕੁਰੀ ਸੋਚਦੀ ਆਯ ਆਯ ਕੀ ਸਾਡੀ company ਚ ਤਾਂ ਲਾਗ੍ਯ ਹੋਯਾ ਸੀ ਤੇ ਕੁਰੀ ਫੇਰ ਅਪਡੇ ਬਾਪ ਨੂ ਸਾਰਾ ਕੁਛ ਸਚ ਦਸ ਦੇਂਦੀ ਆ ਭੀ ਈਨ ਕਰ ਈਨ ਗਲ ਆਯ ਭੀ ਏਨੁ ਤਾਂ ਸਹੀ ਜਾਂਦੀ ਸੀ ਮੈਂ ਏ ਵੋ ਭੀ ਮੈਂ ਏਫ੍ਲਾਂ ਤੋਂ ਈ ਏਨੁ ਪਸੰਦ ਕਰਦੀ ਸੀ ਇਵੇਂ ਚਲੋ ਜੀ ਹੋਯਾ ਕੀ ਊ ਰਾਜ਼ੀ ਹੋ ਜਾਂਦੇ ਨੇ ਵਿਯਾਹ ਲੈ ਮੁੰਡਾ ਵੀ ਮਨ ਜਾਂਦਾ ਆਯ ਤੇ ਓਸ ਤੋਂ ਬਾਅਦ ਹੋਯਾ ਕੀ ਕੁਰੀ ਮੁੰਡੇ ਨੂ ਪੋਚ੍ਦੀ ਆਯ ਭੀ ਤੋ ਮੇਨੂ ਓਸ TIME ਛੱਡ ਕੇ ਕ੍ਯੂ ਗਯਾ ਸੀ? ਕਹੰਦਾ ਜੇ ਓਸ time ਮੈਂ ਤੇਨੁ ਚੜ ਕੇ ਨਾ ਜਾਂਦਾ ਏਨੀ ਸਾਲ ਕਦੀ ਕਹੰਦਾ ਫੇਰ ਮੈਂ ਆਜ ਸਹੀਦ ਆਪਾਂ ਅਜ ਨਾ ਇਕੱਠੇ ਹੋ ਸਕਦੇ ਸੀ ਤੇ ਏਨੀ ਚ ਕੁਰੀ ਬਾਰਾ ਉਪ੍ਸੇਟ ਹੋਈ ਹਾਂ ਵਾਕ਼ਈ ਗਲ ਸਹੀ ਆ ਭੀ ਮੈਂ ਏਨੇ ਮੇਰੀ ਲੈ ਏਨਾ ਕੁਛ ਫੇਰ ਵੀ ਕੀਤਾ ਦੇਖੋ ਤੇ ਮੁੰਡਾ ਸੋਚਦਾ ਮੁੰਡਾ ਵੀ ਮੁੰਡੇ ਦੇ ਮਨ ਚ ਵੀ ਗਰੂਰ ਆ ਜਾਂਦਾ ਹੈ ਭੀ

ਕਵਿਤਾ ਦਾ ਨਾਉ ਆਯ ਹਮਮ

ਕੇਸ਼ ਜੂਹੇ ਨੇ ਕੇਸ਼ ਜੂਹੇ ਫੁੱਲ ਖੁਰਵਾਨੀ ਦੇ ਖਿਚਣ ਓਹੀ ਕੇਸ਼ ਜੂਹੇ ਵਿੱਚੋ ਵਾਨੀ ਦੇ ਗੁਮ ਜਾਵੇ ਫੇਰ ਅਖਾਂ ਦੇ ਹੋਰ ਬਣ ਵਾਂਗਰਾਂ ਫਿਰਦੇ ਸਪਾਟੇ ਨੀ ਤੇਰੀ ਰਹਨ ਖੇਡਣ ਚਿਟੇ ਫੁਲਾਂ ਨੂ ਕਦੀ ਕੇਸ਼ ਜੂਹੇ ਦੇ ਸੁਟੇ ਨੀ ਕਦੀ ਕੇਸ਼ ਜੂਹੇ ਦੇ ਪਿਆਰ ਤਾਂ ਹੈ ਪਿਆਰ ਤਾਂ ਹੈ ਰੁਖਿਯਾਂ ਫਾਲਿਯਾਂ ਦੀ ਯਾਰ ਪ੍ਯਾਰ ਤਾਂ ਪਰਬਤ ਦੀ ਯਾਤਰਾ ਪ੍ਯਾਰ ਤਾਂ ਹੈ ਦੂਂਗੀ ਖੂਹਾਂ ਦਾ ਤਾਰ ਪ੍ਯਾਰ ਤਾਂ ਹੈ ਬਾਬੀ ਦੀ ਨਗਰੀ ਨਗਰ ਪ੍ਯਾਰ ਚ ਪ੍ਯਾਰ ਚੰਗੇਰੀ ਬਾਗ੍ਲ੍ਯਾਂ ਦੀ ਕਾਤਰ ਪ੍ਯਾਰ ਦਾ ਕੋਈ ਜੰਡ ਨਹੀ ਅੰਕਾਰ ਨਹੀ ਪ੍ਯਾਰ ਤਾਂ ਪਾਣੀ ਚ ਕੁਲ੍ਯਾ ਏਇਕ ਵਿਚਾਰ ਆਯ ਪ੍ਯਾਰ ਤਾਂ ਹੈ ਥਾਦ੍ਯਾਂ ਦਾ ਅਰ੍ਕ਼ ਜੋਨ ਪ੍ਯਾਰ ਤਾਂ ਹੈ ਹੋਕ੍ਯਾਂ ਦਾ ਤਾਕ੍ਸਾਰ ਪ੍ਯਾਰ ਤਾਂ ਹੈ ਜੋ ਹਰਪਾ ਦੀ ਗਾਲੀ ਸਾੜਿਯੋੰ ਪੁਰਾਨੀ ਰੀਤ ਦਾ ਕੋਈ ਉਧਰ ਪ੍ਯਾਰ ਤਾਂ ਹੈ ਖਿਤਿਆਂ ਦਾ ਸਰ ਤੇ ਨਾਚਨਾ ਪ੍ਯਾਰ ਤਾਂ ਹੈ ਖਾਬਾਂ ਦੀ ਡੋਲੀ ਦਾ ਕਹਾਰ ਪ੍ਯਾਰ ਤਾਂ ਹੈ ਉਦ੍ਯਾਨ ਧੋਪ ਲਗਦੀ ਪ੍ਯਾਰ ਤਾਂ ਹੈ ਚਾਵਾਂ ਦਾ ਪਾਰ ਪ੍ਯਾਰ ਦਿਲ ਦੀ ਨੂ ਪਾਨ ਕੇ ਹਰ ਰੋਜ਼ ਹੀ ਲੈਂਦਾ ਕੋਈ ਤਾੜੀ ਸਾਰ ਪ੍ਯਾਰ ਤਾਂ ਹੈ ਜਿਸਮਾਂ ਦਾ ਸੁਚਾ ਹੋਣਾ ਪ੍ਯਾਰ ਤਾਂ ਹੈ ਰੋਹਨ ਦਾ ਹੁੰਦਾ ਹੈ ਸ਼ਿੰਗਾਰ ਪਯਾਰ ਦਾ ਮਤਲਬ ਭੀ ਰੂਹਾਂ ਦਾ ਸ਼ਿੰਗਾਰ ਆ ਏਹੀ ਤੂ ਜੋ ਸਾਡੀ ਮਸਕਰੀ ਦੇ ਨੀਤ ਦਾ ਤੂ ਜੋ ਸਾਡੀ ਪੁਖ਼ ਦੁਖ ਜਾਂਦਾ ਊ ਕਿਸੀ ਨੂ ਸ਼ੋੰਕ਼ ਅਠ ਪੇਹ੍ਰੀ ਮੰਡਲਾਂ ਦਾ ਮਿਲ ਗਯਾ ਸਾਨੂ ਕੋਈ ਹਾਂ ਦਾ ਕੁਟ ਆਯਾ ਨਾਖ੍ਰੀ ਦੀ ਵਾਲ ਤੇ ਅਤਾ ਹਰਯ ਇਸ਼ਕ਼ ਕਰੀ ਦੀ ਪਾਨ ਦਾ ਚਾਰ ਚਾਮੇਰੀ ਚੈਟਰ ਦੇ ਚਾਨ ਤੋਂ ਕਾਬਰਾ ਖਾਲਾਮ੍ਦਾ ਖੁਰਮਾਨ ਦਾ ਜੀ ਬਾਰਾ ਹੈ ਪਾਵੇਂ ਪਟੀ ਨੂ ਉਰਕ ਦਬਨਾ ਵਕ਼ਤ ਦੇ ਸਿਰੀਆਂ ਤੇ ਤਕਨਾ ਨੀਂਦ ਵੀ ਅਸਾਦਾਨੀ ਦੀ ਨੈਨਾ ਸਿਤਾਰਿਆਂ ਨੂ ਏਇਕ ਸੁਪਨੋ ਪਿਲਾਈ ਹੈ ਲਾਚ੍ਯਾਂ ਦੀ ਮੇਹਕ ਜੇਦੇ ਨੇਤ੍ਰ ਚੋ ਉਠਦੀ ਹੈ ਹੜਾ ਓਦੇ ਪਿੰਡ ਲੇ ਜਾਵੇ ਓਦੇ ਪਿੰਡ ਜਾਂਣ ਨੂ ਸਵਾਈ ਜੋੜੀ ਜੁਤਿਯਾਂ ਨੂ ਪੈਰਾਂ ਵਿਚੋਂ ਲਵਾ ਇੰਜ ਤਾਂ ਓਦੇ ਪਿੰਡ ਜਾਣਾ ਅਸੀਂ। ਕਿਨਾਂ ਵਿਚੋਂ ਰੋਰੀ ਵਿਚ ਅਗੇ ਓਡੀ ਪਿੰਡ ਤਾਰੀਆਂ ਦੇ ਕੁੰਦ੍ਲਿਯਾਂ ਪਹਰ੍ਯਾਂ ਦੇ ਕੋਥਾਯਨ ਤੋਂ ਪੇਂਦੀ ਚਾਲਕ ਵੀ ਓਡੀ ਪਿੰਡ ਤਾਰੀਆਂ ਦੇ ਫ਼ਕੀਰ ਜੇਰੀ ਆਉਂਦੀ ਰਹ ਡੀ ਮੋਰਾਂ ਵਾਲੀ ਵਾਗਲੀ ਦੇ ਯਾਰ ਵੀ ਮੋਸਮ ਦੇ ਕੋੰਦੌਕ ਤੇ ਮਾਲ੍ਯਾਂ ਦੇ ਵਿਨ੍ਗਲੇ ਅਨਾਰ ਨੂ ਜੋਰ ਕੇ ਓਡੀ ਪੀਂਦਾ ਆਉਂਦੀ ਆਯ ਨਾਰਾਂਗਿਯਾਂ ਬਦ੍ਰੋਲ੍ਤਿਯਾਂ ਵੀ ਤੁਰ੍ਦਿਯਾਂ ਸਬ ਨੂ ਮਰੋਰ ਕੇ ਓਡੀ ਪਿੰਡ ਵਾਸ਼੍ਲਾਂ ਦੇ ਕੀਨੀ ਦਾ ਬਣ ਬਣ ਨਾਚ੍ਦਿਯਾਂ ਤਿਯਾਂ ਵੀ ਤ੍ਯਾਨੀ ਓਡੀ ਪਿੰਡ ਤਾਰੀਆਂ ਦੇ ਅਜੇ ਕਲ ਬ੍ਲਾਕ ਲਗੀ ਬੋਹੇ ਜਿਵੇਂ ਰਾਤ ਡਿਯਨ ਰਾਨਿਯਾਂ ਤਾਰੀਆਂ ਦੇ ਦਰਮ੍ਯਾਨ ਦੇ ਮਿਤਰਾਂ ਦੇ ਨਾਮ ਵਿਚ ਰੇਹ੍ਨ੍ਦਿਯਾਂ ਹਵਾਵਾਂ ਸਮਾਂ ਰੰਗੀਆਂ ਦੇ ਨੰਦ ਅਵੀ ਸਦਾਨੀ ਦੀ ਨੈਣਾਂ ਵਿਚੋਂ ਤਾਰੀਆਂ ਨੂ ਜਿਵੇਂ ਮੀਟਰ ਤੂ ਉਰਿ ਹਾਰਨ ਓਡੀ ਪਿੰਡ ਲੇ ਜੈ ਬ੍ਰਿਖਾਂ ਦੇ ਵਰਗੇ ਜਿਨਾਂ ਰਵੈਯੇ ਅਵਾਰਾ ਜ਼ਮੀਨਾਂ ਜ਼ਮੀਨਾਂ ਦੇ ਮੋਜੀ ਰਵੈਯੇ ਘੁਮਾਣ ਕ਼ਾਲਾਨਦਾਰ ਕਵਿ ਪਾਸ਼੍ਨੀ ਦਿਲ ਇਸ਼ਾਰੇ ਤੇ ਸਦੀਯਾਯ ਅਗਨ ਨਾ ਬੁਲੈਯਾਯ ਜੁਲਫਾਂ hello hello

ਵਧੀਆ ਤੂੰ ਸੁਣਾ ਆਪਣੀ ਹਾਂ ਠੀਕ ਹੈ

ਕੁੱਛ ਨਹੀਂ ਕਰਨਾ ਕੀ ਹੈ, ਰੋਟੀ ਪਾਣੀ ਖਾ ਕੇ ਅਤੇ ਨਹਾ ਨੂਹ ਕੇ ਇੱਧਰ ਆ ਗਏ ਹਾਂ ਅੱਛਾ ਹੋਰ

ਹਾਂ ਨਿਆਣੇ ਠੀਕ ਠਾਕ ਹੈ

ਹੋਰ ਫੇਰ

ਕੀ ਕਰਦੀ ਹੈਂ, ਖਾ ਲਿਆ ਰੋਟੀ ਪਾਣਿ ਸਪਨਾ

ਚੱਲ ਵਧੀਆ ਹੋਰ ਕੁੱਛ ਨਹੀਂ ਨੂ ਵਧੀਆ ਵਾ ਗਿਆ ਨਹਾਉਣ ਡੇ ਸੀ ਆਵਾਜ਼ਾਂ ਮਾਰਨ ਅਤੇ ਨਿਆਣੇ ਨਹੀਉਂ ਰਹਿਣ ਡੇ ਦਾਦੀ ਹੁਣਾਂ ਦੇ ਕੋਠੇ ਚੜ੍ਹੀ ਸੀ ਉਹ

ਆਉਣ ਨਹੀਂ ਡੇ ਥੱਲੇ ਅਤੇ ਆਖਣ ਡੀ ਥੱਲੇ ਆ ਜਾਂਦੇ ਹਾਂ, ਹੁਣ ਅਲੱਗ ਤੋਂ ਨਹੀਂ ਹੈ ਡੇ ਐਨੀ ਹਵਾ ਚ ਉਹਨੂੰ ਕੋਠੇ ਤੇ ਚਾੜ੍ਹਿਆ ਅਵੀ ਸਗੋਂ ਕਹਿਣ ਡਿਆ ਤੇ ਕੋਠੇ ਤੇ ਸੌਈਏਂ, ਹਵਾ ਦੇਖ ਕਿੱਡੀ ਸੋਹਣੀ ਆਉਂਦੀ, ਥੱਲੇ ਤਾਂ ਗਰਮੀ ਬੜੀ ਭੈਣਾ ਲੱਗਣ ਡੀ ਹੈ ਵੇ ਸੱਚ ਉਹ ਵੀ ਦੱਸਿਆ ਵਾ ਤੂਫਾਨ ਵੀ ਤੂਫਾਨ ਵੀ ਦੱਸਣ ਡੇ ਹੈ ਨਾ

ਗਰਮੀ ਬੜੀ ਜ਼ਿਆਦਾ, ਗਰਮੀ ਤਾਂ ਅੱਜ ਦੁਪਹਿਰੇ ਇਉਂ ਜਿਦਾਂ ਕਿਤੇ ਅੱਗ ਵਰਨ ਡੀ ਹੈ

ਹੋਰ ਸੁਣਾਉ ਹਾਂ ਠੀਕ ਹੈ ਵਧੀਆ, ਤੂੰ ਸੁਣਾ ਬੱਚਿਆਂ ਦੀ ਬੱਚੇ ਵੀ ਠੀਕ ਠਾਕ ਹੈ

ਕੁੱਛ ਨਹੀਂ ਝੋਨਾ ਲਾਉਣ ਜਾਂਦੀ ਰਹੀ ਹਾਂ ਮੈਂ ਅੱਛਾ ਝੋਨਾ ਲਾਉਂਦੀ ਹੁਣ

ਹਾਂ ਹਜੇ ਨਹੀਉਂ ਠੀਕ, ਹਜੇ ਪੀੜ ਬੜੀ ਕਿੰਨੇ ਦਿਨ ਹੋ ਚੱਲੇ ਨਿਕਲਣ ਡੀ ਤਾਂ ਅੱਜ ਫੇਰ ਡੇਈ ਸੀ ਨਿਕਲਣ

ਅਤੇ ਉਹ ਮੈਂ ਡਾਕਟਰ ਨੂੰ ਫੇਰ ਦੁਪਹਿਰੇ ਦਿਖਾਇਆ ਤਾਂ ਉਹ ਕਹਿੰਦਾ ਇਹਨੂੰ ਬੱਚਿਆਂ ਵਾਲੇ ਹਸਪਤਾਲ ਦਿਖਾ ਲਉ ਇਹਦੀ ਸਕੈਨ ਵਗੈਰਾ ਕਰਾਉ

ਉਹ ਖੱਟਿਆ ਤਲਿਆ ਜਦੋਂ ਖਾਂਦੀ ਹੈ ਨਾ ਉਦੋ Iinfection ਹੋ ਜਾਂਦੀ ਹੈ ਆਹੋ ਅਤੇ ਮੈਂ ਦਿਖਾਲ ਕੇ ਦਵਾਈ ਲੈਂਦੀ ਹਾਂ ਅਤੇ ਸੁੱਕ ਹੀ ਗਿਆ ਤੇ ਕਾਲਾ ਹੋ ਗਿਆ ਘਰੇ ਆਹੋ ਅੜੀਏ ਫੇਰ ਤੈਨੂੰ ਪਤਾ ਹੀ ਹੈ ਬੱਚਿਆ ਦਾ ਹੈ ਨਾ ਰਿੰਕੂ ਨੂੰ ਜਵਾਬ ਦੇ ਦਿੱਤਾ ਕੰਮ ਤੋਂ ਫੇਰ

ਨਾ ਅੱਜ ਝੋਨਾ ਲਾਉਣ ਲੱਗੀ ਹਾਂ ਮੈਂ ਸਗੋਂ ਅਤੇ ਮੈਂ ਚੱਲ ਲਾ ਲੈਂਦੀ ਹਾਂ ਜਿੰਨੇ ਕੁ ਦਿਨ ਹੈ ਨਾ ਹੈਗਾ ਅਤੇ ਫੇਰ ਇਹਦੇ ਕਰਕੇ ਜਵਾਬ ਦੇਣਾ ਪਿਆ ਮੈਨੂੰ ਝੋਨੇ ਦੇ ਤਾਂ ਪੈਸੇ ਹੀ ਬਥੇਰੇ ਬਣਦੇ ਹੈ,

ਹੁਣ ਫੇਰ ਕੀ ਕਰਾਂ, ਪੈਸਿਆਂ ਵੱਲ ਵੇਖਾਂ ਕਿ ਜਾਂ ਨਿਆਣਿਆਂ ਵੱਲ ਵੇਖਾਂ ਆਹੋ ਤੇ ਅਜੂ ਨੂੰ ਕਹਿਣਾ ਸੀ ਨਾ ਲਾ ਜਾ ਅਜੂ ਨਾਲ ਨਾ ਫੇਰ ਉਹ ਰੋਕ ਲਾ ਲੈਂਦੇ ਹੈ ਸਾਰੀ ਦਿਹਾੜੀ ਕਹਿੰਦਾ ਉੱਥੇ ਲੱਗਣੀ ਹੈ, ਵਗੈਰਾ ਕਰਾਉਣੇ ਹੈ, ਕਹਿੰਦਾ ਇਹਨੇ ਮੇਰੇ ਕੋੋਲੋਂ ਇਕੱਲੇ ਤੋਂ ਕਰਾ ਲੈਣੀ ਹੈ ਹੂੰ ਮਲਕਾ ਕਿੱਥੇ ਚੱਲ ਗਈ ਹੈ

ਤੂੰ ਬੋਲ ਤੇ ਬੋਲ ਬੋਲਦੀ ਨਹੀਂ ਕਿੱਥੇ ਚੱਲ ਗਈ ਹੈ

ਠੀਕ ਹੈ, ਵਧੀਆ, ਮੈਂ ਕਹਿੰਦੀ, ਮੈਂ ਕਿਹਾ ਬੋਲਣ ਹੀ ਨਹੀਂ ਡੇਈ ਵਿੱਚ ਲੈ ਤਾਂ ਲਿਆਂਦਾ ਤੇ ਉਹ ਕੀਤਾ ਵਾ, ਰੋਟੀ ਬਣਾਉਣ ਡੀ ਹੈ ਨਾਲੇ ਕਰਕੇ

ਹੂੰ

ਹੋਰ ਫੇਰ ਰਾਤੀ ਤਾਂ ਮੀਂਹ ਆਇਆ ਸੀ ਮਾੜਾ ਜਿਹਾ ਹੈ ਨਾ ਨੀਂ ਆਹੋ ਰਾਤੀ ਅਸੀਂ ਬਾਹਰ ਸੁੱਤੇ ਸੀ ਅਤੇ ਮੀਂਹ ਆਇਆ ਸੀ ਬੜਾ, ਫੇਰ ਛੇਤੀ ਛੇਤੀ ਅੰਦਰ ਗਏ।

ਹਾਂ ਠੀਕ ਹੈ

ਹੂੰ ਆਇਆ ਸੀ ਮਾੜਾ ਮੋਟਾ ਜਿਹਾ ਨੀਂਦ ਖਰਾਬ ਕਰਕੇ ਅਗਾਂਹ ਗਿਆ ਏਦਾਂ ਹੀ ਕਰ ਗਿਆ ਸੀ ਰਾਤੀ

ਬੱਤੀ ਵੀ ਨਹੀਂ ਆਈ, ਕੰਜ਼ਰ ਨੀਂਦ ਕਿੱਥੋਂ ਆਉਣੀ ਸੀ,

ਹਾਂ ਠੀਕ ਹੈ ਤੁਸੀਂ ਸੁਣਾਉ ਹੋਰ ਕੀ ਕਰਨ ਡੇ ਕੁੱਛ ਨਹੀਂ ਵਿਹਲੇ ਬੈਠੇ ਹਾਂ, ਹਵਾ ਬੜੀ ਸੋਹਣੀ ਆਉਣ ਡੀ, ਫੇਰ ਕੋਠੇ ਤੇ ਆ ਗਏ, ਮੈਂ ਕਿਹਾ ਚੱਲ ਜਾਂਦੇ ਹਾਂ

ਨਾਲੇ ਕਹਿ ਵੀ ਤਾਂ ਜਾਂਦੇ ਕੋਠੇ ਤੇ ਹਾਲੇ ਅਸੀਂ ਥਾਂ ਹੀ ਉੱਥੇ ਬੈਠੇ ਹਾਂ ਮੰਜੀਆਂ ਲੈ ਕੇ ਜਾਣੀਆਂ ਕੋਠੇ ਤੇ

ਹੂੰ ਠੀਕ ਹੈ

ਨਾ ਅੜੀਏ ਮਾਤਾ ਨੂੰ ਤਾਂ ਚਾੜ੍ਹਿਆ ਹੀ ਨਾ ਕਰੋ, ਕੋਠੇ ਤੇ ਹਾਂ ਉਹ ਨਹੀਂ ਸੌਂਦੀ ਥੱਲੇ, ਉਹ ਭੈਣਾ ਕੋਠੇ ਤੇ ਸੌਂਦੀ ਹੈ, ਆਪੇ ਕਦੇ ਡਿੱਗਜੂਗੀ, ਪੈ ਜਾਊ ਪਟਾਕਾ ਉਹਦਾ

ਹਾਂ ਠੀਕ ਠਾਕ ਹੈ ਠੀਕ ਹੀ ਚਾਹੀਦਾ

ਲੈ ਥੋੜ੍ਹਾ ਰਹਿ ਗਿਆ ਬੱਸ

ਨਹੀਂ ਆਪਣਾ ਕੰਮ ਭੈਣਾ ਵਧੀਆ ਵਾ ਅਤੇ ਹੁਣ ਤੇ ਵੈਸੇ ਸਵਾਈਂ ਹੀ ਬੜੀ ਲੈਂਦੇ ਹੈ ਸੂਟਾਂ ਦੀ

ਆਪਣੀ ਸੱਸ ਦੇ ਜੇ ਆਪਣੇ ਕੱਪੜੇ ਸੀਆਂ ਕਰੇਗੀ ਨਾ